ਇਹ ਇੱਕ ਪੋਲਟਰੀ ਫਾਰਮ ਦਿੱਖ ਰਿਹਾ ਹੈ ਜਿੱਸ ਵਿੱਚ ਬੜੇ ਸਾਰੇ ਖਾਨੇ ਬਨੇ ਹੋਏ ਹਨ ਇਹਦੇ ਲੱਗੇ ਇੱਕ--

ਟਰਾਲੀ ਵਿੱਚ ਮੁਰਗੀਆਂ ਹਨ ਤੇ ਇੱਕ ਔਰ ਟਰਾਲੀ ਵੀ ਲੱਗੇ ਪਈ ਹੋਈ ਹੈ ਛੱਤ ਤੇ ਇੱਕ ਝੰਡਾ ਵੀ ਲੱਗਿਆ ਹੋਇਆ ਹੈ।

ਇਹ ਮੱਛੀ ਵਾਰਾ ਫਵਾਰਾ ਹੈ ਲਾਗੇ ਬਹੁਤ ਸਾਰੇ ਪੇੜ ਪੌਦੇ ਹਨ ਇਹ ਇੱਕ ਬਹੁਤ ਵੱਡਾ ਗਰਾਊਂਡ ਹੈ ਇੱਥੇ ਬੱਚੇ ਵੀ ਦਿਸ ਰਹੇ ਹਨ।

ਇੱਥੇ ਬਹੁਤ ਸਾਰੇ ਪੰਖੇ ਵੀ ਲੱਗੇ ਹੋਏ ਹਨ ਪਿੱਛੇ ਕੁਰਸੀਆਂ ਵੀ ਲੱਗੀਆਂ ਹੋਈਆਂ ਹਨ ਜਿਸ ਤੇ ਆਦਮੀ ਬੈਠੇ ਹੋਏ ਹਨ।

ਇਹ ਇੱਕ ਦੁਕਾਨ ਹੈ ਇਸ ਵਿੱਚ ਬੜੇ ਸਾਰੇ ਗੱਦੇ ਪਏ ਹੋਏ ਹਨ ਇੱਥੇ ਕੁਰਸੀਆਂ ਵੀ ਪਈਆਂ ਹੋਈਆਂ ਹਨ।

ਤੇ ਬਾਹਰ ਬੜੇ ਸਾਰੇ ਬਾਈਕ ਵੀ ਲੱਗੇ ਹੋਏ ਹੈ ਤੇ ਲਾਗੇ ਇੱਕ ਸੀੜੀਆਂ ਵੀ ਗੁਜ਼ਰ ਰਹੀਆਂ ਹਨ।

ਹੋਰ ਬੁੱਲਟ ਲੱਗਿਆ ਹੋਇਆ ਹੈ ਇਸ ਵਿੱਚ ਤਰੇਕਾਂ ਵੀ ਲੱਗਿਆਂ ਹੋਈਆਂ ਹਨ ਤੇ ਇੱਕ ਬੌਕਸ ਵੀ ਲੱਗਿਆ ਹੋਇਆ ਹੈ।

ਕੁਰਸੀ ਤੇ ਇੱਕ ਲਿਫਾਫਾ ਪਿਆ ਹੋਇਆ ਹੈ ਸਾਹਮਣੇ ਇੱਕ ਦਰਵਾਜ਼ਾ ਵੀ ਦਿਖ ਰਿਹਾ ਹੈ।

ਇਹ ਇੱਕ ਕੱਪੜਿਆਂ ਦੀ ਦੁਕਾਨ ਹੈ ਇਸ ਵਿੱਚ ਬੜੇ ਸਾਰੇ ਰੰਗ ਬਿਰੰਗੇ ਕੱਪੜੇ ਟੰਗੇ ਹੋਏ ਹਨ ਤੇ ਇੱਥੇ ਡੱਬੇ ਵੀ ਪੇ ਹੋਏ ਹਨ।

ਇਹ ਇੱਕ ਪਲਾਟ ਹੈ ਪਲਾਟ ਵਿਚ ਬੜੀ ਸਾਰੀ ਮਿੱਟੀ ਪਯੀ ਹੋਇ ਹੈ ਇਥੇ ਕੰਸਟਰਕਸ਼ਨ ਦਾਂ ਕੰਮ ਚੱਲ ਰਿਹਾ ਹੈ।

ਸਾਹਮਣੇ ਦੋ ਨਾਗ ਦੀ ਮੂਰਤੀਆਂ ਵੀ ਲੱਗੀ ਹੋਈ ਹੈ ਉਪਰ ਜੈ ਨਾਗਨੀ ਮਾਤਾ ਲਿੱਖਿਆ ਹੋਇਆ ਹੈ ਸਾਈਡ ਤੇ ਇੱਕ ਬੁੱਢਾ ਵੀ ਬਨਾਇਆ ਹੋਇਆ ਹੈ।

ਇੱਥੇ ਇੱਕ ਕੁਰਸੀ ਵੀ ਪਈ ਹੋਈ ਹੈ ਲਾਗੇ ਇੱਕ ਵੱਡਾ ਜਿਆ ਟੇਬਲ ਵੀ ਪਿਆ ਹੋਇਆ ਹੈ ਲਾਗੇ ਸ਼ੀਸ਼ੇ ਵਾਲਾ ਦਰਵਾਜ਼ਾ ਵੀ ਲੱਗਿਆ ਹੋਇਆ ਹੈ।

ਔਰ ਇਸ ਦੇ ਬਾਹਰ ਇੱਕ ਸਾਈਡ ਤੇ ਖੰਬਾ ਵੀ ਹੈ ਇੱਕ ਸੁੱਕਿਆ ਹੋਇਆ ਪੇੜ ਵੀ ਹੈ ਤੇ ਲਾਗੇ ਇੱਕ ਕਾਰ ਵੀ ਲੱਗੀ ਹੋਈ ਹੈ।